hm face ਧੋਣਾ ਜਰੂਰ ਚਾਹਿਦਾ ਸਾਨੂੰ ਆਪਣਾ ਕੇ ਉਹੀ

ਉਹੀ ਮੈਨੂੰ ਕਿਸੇ ਨੇ school ਵੀ ਕਹਿੰਦੇ ਤੇਰੇ dark circle ਬਹੁਤ ਹੋ ਗਏ

hm

ਹਾਂ ਪਰ ਉਹ ਇੰਨਾ time cream ਲਾ ਕੇ ਤਾਂ ਫੇਰ ਤੁਰਦੇ ਫਿਰਦੇ ਰਹੋ ਉਹ cucumber ਲਾ ਕੇ ਤਾਂ ਆਕੜ ਕੇ ਬੈਠੇ ਰਹੋ ਫ਼ਿਰ ਉਹ ਨਿਕਲਦਾ ਨਹੀਂ ਹੁੰਦਾ ਬੈਠਿਆ ਨੀ ਜਾਂਦਾ ਹੈਗਾ ਸਾਡੇ ਕੋਲ ਉਹੀ ਤਾਂ ਗਲ ਏ ਨਾ ਉਹੀ cucumber ਵਾਲੀ ਯਾਦਾਂ

ਤੁਸੀਂ ਹੁਣ ਜਦੋਂ ah ਕਰੋਗੇ ਨਾ CTM ਜਾਂ pack weekly ਜਾ ਲਾਣਾ ਸ਼ੁਰੂ ਕਰੋਗੇ ਨਾਲ ਜਦੋ pack ਤਾਂ ਲੱਗਿਆ ਈ ਹੋਣਾ ਨਾ ਨਾਲ cucumber

ਹਾਂ ਉਹ ਮੈ scrubbing try ਕ਼ਰ ਕੇ ਦੇਖਦੀ ਆ

ਮੈਂ nose ਦਿਖਾ ਕੇ ਕਰਦੀ ਜਿਆਦਾਤਰ nose ਤੇ ਇੱਦਾਂ ਕਰਲਿਆ ਜਿਆਦਾ

ਬਿਲਕੁਲ threading ਕਰਾਉਣ ਜਾਓ ਨਾ ਉਹ ਕਹਿੰਦੇ ਤੁਸੀਂ facial ਨੀ ਕਰਵਾਇਆ

facial ਸਾਡੇ marriage ਸੀਗੀ ਉਹ ਦੱਸ ਦਿਨ ਨੀ ਹੋਏ facial ਕਰਾਏ ਨੂੰ ਮੈਂ ਕਿਹਾ ਕਰਵਾਇਆ ਸੀ ਕਹਿੰਦੀ ਤੁਹਾਡਾ ਨੱਕ ਭਰਿਆ ਪਿਆ ਵਾ

ਮੈਂ ਕਿਹਾ ਜਦੋਂ ਮਰਜੀ ਕਰਾਲੋ dust ਪੈ ਪੈ ਕੇ ਉਹ ਹੋਈ ਜਾਣਾ hm ਉਹੀ ਮੈਂ ਹਲੇ ਸੋਚਿਆ ਸੀ school ਕਿਸੇ student ਨੂੰ ਕਹੂੰਗੀ ਉਹਦੇ ਨਾਲ ਨਾਲ ਕੱਢ ਦੇ ਮੇਰੇ

ਮੈਂ ਪਰ ਉਹ ਪਰਲ mam ਕਹਿੰਦੇ ਉਹ ਘੱਟ use ਕਰਨਾ ਚਾਹੀਦਾ ਵਾ

ਹਾਂ ਮੈ ਵੀ ਹੁਣ scrubbing try ਕਰਦੀ ਹਾਂ ਦੇਖਦੀ ਆ ਇਨੂੰ ਕਰਕੇ ਹਾਂ scrubbing ਉਹ ਤਾਂ ਤੁਸੀਂ ਪੰਦਰਾ ਹਫਤੇ ਦੱਸ ਦਿਨ ਬਾਅਦ ਕ਼ਰ ਲਿਆ ਕਰੋ

ਹਾਂ ਬਿਲਕੁਲ ਬਿਲਕੁਲ

ਹੁਣ ਕਰਦੇ ਆ ਕੁੱਝ routine ਬਣਾਂਦੇ ਆ

ਤੁਸੀਂ ਵੀ result ਦੇਖਦੇ ਆਂ ਫੇਰ ਮਿਲਦਾ ਮੈਂ ਵੀ ਕਰਦੀ ਆਂ start routine ਬਣਾਨੀ ਆ ਹਨਾ ਬਿਨ੍ਹਾਂ result ਹਾਂ ਓਹੀ ਨਾ ਦੇਖਦੇ ਆ ਹੁਣ combination ਬਿਨ੍ਹਾਂ ਕੀ ਬਣਦਾ ਹਾਂ ਕੋਈ ਨੀ ਕੋਈ ਨੀ ਹੋ ਜਾਣਾ ਠੀਕ ਤੁਸੀਂ ਬੱਸ

ਹਾਂਜੀ ਹਾਂਜੀ

hello ਹਾਂਜੀ ਕੀ ਹਾਲ ਏ hello

ਵਧੀਆ ਭਾਈ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਵਧੀਆ ਜ਼ੀ ਹੋਰ ਕਿ ਕਰ ਰਹੇ ਸੀ ਕੁੱਛ ਨਹੀਂ ਬੱਸ family ਨਾਲ ਘਰ ਹੀ ਠੀਕ ਏ ਮੈਂ ਨਾਂ ਪਟਿਆਲਾਂ ਆਇਆ ਹੋਇਆ ਸੀ ਅੱਛਾ ਹਾਂਜੀ ਹਾਂਜੀ ਹਾਂਜੀ ਬਹਾਰ ਦੋਸਤਾਂ ਨਾਲ ਖਾਣ ਪੀਣ ਮੈਂ ਕਿਹਾ ਚਲੋ ਭਾਈ ਤੋ ਪੁਛਿਆ ਜਾਵੇ ਵੀ ਪਟਿਆਲਾਂ ਦੀ ਕਿ ਚੀਜ ਕਿਹੜੀ ਜਗ੍ਹਾ ਦੀ ਮ੍ਸੂਹਰ ਏ ਖਾਈ ਜਾਵੇ healthy ਵੀ ਹੋਵੇ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਕੀਤਾ

ਕਾਫ਼ੀ ਨਾਂ ਕਾਫ਼ੀ ਮਸੂਹਰ ਨੇ ਹੈਨਾ

ਤੇ ਜਿਵੇਂ ਹੁਣ ਆਪਾਂ fast food ਹੀ ਜਿਆਦਾ ਖਾਣੇ ਆਂ ਨਾਂ ਕਿਉਂਕਿ ਆਪਾਂ ਦੂਸਰਾ ਤਾਂ ਖਾਦੇ ਨਹੀਂ ਹੈਗੇ ਕੁੱਛ ਵੀ ਹੁਣ ਤੇ ਪਟਿਆਲਾ ਦੇ ਵਿੱਚ ਮਤਲਬ ਜਿਵੇਂ ਕਿ market ਜਿਵੇਂ ਲੀਲਾਂ ਭਵਨ ਦੀ market ਉਥੇ ਵੀ ਕਾਫ਼ੀ ਜਿਹੜੇ ਹੈਗੇ ਨੇ ਨਾਂ ਮਸੂਹਰ Restaurants ਵਗੇਰਾ ਤੇ ਆਪਣਾ ਜਿਵੇਂ ਲਾਲੋ urban estate ਦੇ market ਏ ਉਥੇ ਆਪਣਾ ਅਲੱਗ ਤੋ ਨੇ ਕਾਫ਼ੀ ਨੇ ਵੀ ਆਪਾਂ ਜਿਥੇ ਵੀ ਜਾਣਾ ਚਾਵਾਗੇ ਹੈਨਾ ਜਿਵੇਂ ਇਹਦਾ ਕੋਈ ਵੀ ਖਾਣਾ ਕੋਈ ਵੀ food ਆਪਾਂ ਉਵੇਂ ਹੀ ਉਸੀਂ market ਦੇ ਵਿੱਚ ਜਾਕੇ ਆਪਾਂ ਨੂੰ ਮਿਲ ਜਾਂਦਾ ਏ ਕਾਫ਼ੀ Restaurants ਵਗੇਰਾ ਨੇ ਜਿਵੇਂ ਆਪਾਂ ਨੇ ਕੁੱਛ ਵੀ ਉਹ fast food ਵਗੇਰਾ ਖਾਨਾਂ ਤੇ ਆਪਾਂ ਪਾਹੋ ਭਾਜੀ ਵਗੇਰਾ ਕੁੱਛ ਵੀ ਛੋਲੇ ਭਟੂਰੇ ਹੈਨਾ ਉਹ ਅਲੱਗ ਅਲੱਗ ਜਗ੍ਹਾ ਦੇ ਅਲੱਗ ਅਲੱਗ ਹੀ ਮਸ਼ਹੂਰ ਨੇ ਠੀਕ ਏ ਜੀ ਮਤਲਬ ਕਿ fast food ਚਲੋ ਆਪਾਂ ਖਾਣ ਤਾਂ ਲੱਗ ਗਏ ਏਹ healthy ਹੋਣਗੇ ਜਿਵੇਂ Restaurants ਤੇ ਆਪਾਂ ਚਲੇ ਜਾਂਦੇ ਏ ਉਹ ਉਹਨਾ ਦਾ ਸਮਾਨ ਕਈ ਵਾਰ ਆਪਾਂ ਐਵੇ ਹੁੰਦਾ ਏ ਵੀ ਆਪਾਂ ਚਲੋ ਬਹਾਰ ਖਾਣ ਜਾਂ ਰਹੇ ਏ ਸਮਾਨ ਕਾਫ਼ੀ ਦਿਨਾਂ ਦਾ ਉਥੇ ਪਇਆ ਹੁੰਦਾ ਉਹ ਆਪਾਂ ਨੂੰ ਉਹੀਂ ਬਣਾਕੇ ਦੁਆਰਾਂ ਦੇ ਦਿੰਦੇ ਨੇ ਔਰ ਜਿਹਦੇ ਨਾਲ ਆਪਾਂ ਬੀਮਾਰ ਹੋ ਜਾਂਦੇ ਏ ਫ਼ਿਰ ਹਾਂਜੀ ਦੇਖੋ ਹੁਣ ਆਪਾਂ ਕਿਸੇ ਵੀ Restaurant ਦੀ ਜਾਂ ਕਿਸੇ ਵੀ hotel ਵਗੇਰਾ ਦੀ ਆਪਾਂ ਕੋਈ gratuity ਨਹੀਂ ਲੇ ਸਕਦੇ ਏ ਵੀ ਕੋਈ ਕਿੰਨਾ ਕ਼ healthy ਏ ਯਾਂ

ਜਾਂ ਕੁੱਛ ਵੀ ਆਪਣੇਂ ਸਾਹਮਣੇ ready ਹੁੰਦਾ ਆਪਾਂ ਆਪਣਾ ਤਾਂ ਸਿਰਫ਼ ਦੁੱਕਾਨ ਦੇਖਕੇ ਆਪਾਂ ਅੰਦਰ ਜਾਂਦੇ ਆਂ ਵੀ ਕਾਫ਼ੀ ਵਾਰ ਹੁੰਦਾ ਐਵੇ ਏ ਵੀ ਉੱਚੀ ਦੁਕਾਨ ਜਾਂ ਫਿੱਕਾ ਪਕਵਾਂਨ ਐਵੇ ਦਾ ਸਾਰਾ ਹੁੰਦਾ ਏ ਹੈਨਾ ਤੇ ਬਾਕੀ ਜੋ ਵੀ fast food ਵਗੇਰਾ ਹੈਨਾ food ਵਗੇਰਾ ਉਹ ਤਾਂ ਵੈਸੇ ਵੀ ਆਪਣੀ ਸਿਹਤ ਲਈ ਹਾਨੀਕਾਰਕ ਹੀ ਏ

ਤੇ ਬਾਕੀ ਏਹ ਸਾਰਾ ਕੁੱਛ ਆਪਣੇਂ ਲਈ ਫਾਇਦੇ ਲਈ ਨਹੀਂ ਹੈਗਾ ਆਪਣਾ ਨੁਕਸ਼ਾਨ ਹੀ ਏ ਜਿਆਦਾਤਰ ਕਿਉਂਕਿ ਆਪਣੀ life ਏ ਜਿਹੜੀ ਉਹ ਇੰਨੀ busy ਹੋ ਗਈ ਏ ਵੀ ਆਪਾਂ ਬਿਲਕੁਲ ਵੀ ਚੱਲਦੇ ਫਿਰਦੇ ਨਹੀਂ ਹੈਗੇ ਕਿਉਂਕਿ ਜੋ ਆਪਣਾ work ਆਂ office work ਵਗੇਰਾ ਸਾਰਾ